ਤੇ ਇੱਥੇ ਊਪਰ ਇੱਕ ਐ_ਸੀ ਲੱਗਾ ਹੋਇਆ ਹੈ ਸਾਹਮਣੇ ਐਲ_ਈ_ਡੀ ਟੀ_ਵੀ ਲੱਗਾ ਹੋਇਆ ਹੈ ਤੇ ਇੱਕ ਚਿੱਟਾ ਬੋਰਡ ਵੀ ਪਿਆ ਹੈ।

ਥੱਲੇ ਆਫਿਸ ਹੈ ਜਿੱਥੇ ਬਹੁਤ ਸਾਰੇ ਲੜਕੇ ਖੜੇ ਹੋਏ ਹਨ ਤੇ ਇੱਥੇ ਦੋ ਬਿਲਡਿੰਗ ਬਣੀ ਹੈ।

ਮੂਰਤੀਆਂ ਬਣੀਆਂ ਹੋਈਆਂ ਹਨ ਤੇ ਪਿੱਛੇ ਵੀ ਫਰੇਮ ਚ ਮਾਤਾ ਦੀ ਮੂਰਤੀਆਂ ਸ਼ਿਵਜੀ ਦੀ ਮੂਰਤੀਆਂ ਤੇ ਗਣੇਸ਼ ਜੀ ਦੀਆਂ ਮੂਰਤੀਆਂ ਬਣੀਆਂ ਹੋਈਆਂ--

ਜੋ ਕੀ ਪੀਲੇ ਰੰਗ ਦਾ ਹੈ ਤੇ ਦੁੱਜੇ ਪਾੱਸੇ ਚੁੰਨੀ ਰੱਖੀ ਹੋਈ ਹੈ ਤੇ ਥਾਲੀ ਤੇ ਮੂਰਤੀ--

ਸਮਾਨ ਪਿਆ ਹੋਇਆ ਹੈ ਛੋਟੇ ਛੋਟੇ ਗਮਲੇ ਲੱਗੇ ਹੋਏ ਨੇ ਤੇ ਨਾਲ ਹੀ ਇੱਕ--

ਤੇ ਥੱਲੇ ਇੱਕ ਮੋਟਰ ਲੱਗੀ ਹੋਈ ਹੈ ਲਾਲ ਰੰਗ ਦੀ ਇੱਥੇ ਗ੍ਰਿੱਲਾਂ ਬਣਿਆਂ ਹੋਇਆਂ ਨੇਂ ਦੂਜੇ ਪਾੱਸੇ ਇੱਕ --

ਇਹ ਫੋਟੋ ਇੱਕ ਪਾਰਕ ਦੀ ਹੈ ਜਿੱਥੇ ਗ਼ੱਬੇ ਸੜਕ ਬਣੀ ਹੋਇਆ ਤੇ ਗਮਲੇ ਲੱਗੇ ਹੋਏ ਨੇਂ ਤੇ--

ਰਿਕਸ਼ਿਆਂ ਉੱਤੇ ਗਮਲੇ ਤੇ ਗਮਲਿਆਂ ਦੇ ਪਿੱਛੇ ਜੰਜੀਰ ਵੀ ਲੱਗੀ ਹੋਈ--

ਇੱਕ ਬੰਦਾ ਬੈਠਾ ਹੋਇਆ ਹੈ ਬਿਜਲੀ ਦੀ ਤਾਰਾਂ ਵੀ ਹਨ।

ਪਰਦੇ ਲੱਗੇ ਹੋਏ ਹਨ ਜੋ ਕਿ ਪੀਲੇ ਤੇ ਚੋਕਲੇਟ ਰੰਗ ਦੇ ਹਨ ਸਾਹਮਣੇ ਇੱਕ ਪੋਸਟਰ ਲੱਗਿਆ ਹੈ ਤੇ ਦੂਜੇ ਪਾਸੇ ਬੰਦਾ ਖੜਾ ਹੈ।